ਤਾ ਫੇਰ ਅਸਲ ਵਿਚ ਸੰਸਾਰ ਦੀ ਕੋਈ ਤਾਕਤ ਤੁਹਾਨੂੰ ਬਰਬਾਦੀ ਤੋਂ ਨਹੀਂ ਬਚਾ ਸਕਦੀ

ਤਾ ਸਮਝ ਲਵੋ ਕਿ ਤੁਹਾਡੇ ਅੰਦਰ ਦੇ ਮਨੁੱਖ ਦਾ ਹਾਲੇ ਕੁਛ ਨਹੀਂ ਵਿਗੜਿਆ ਅਤੇ ਤੁਸੀਂ ਸਭ ਕੁਛ ਕਰ ਸਕਦੇ ਹੋ ਤੇ ਤੁਹਾਨੂੰ ਇਸੇ ਤਰ੍ਹਾਂ ਦਾ ਸਵੈ ਭਰੋਸਾ ਆਪਣੇ ਅੰਦਰ ਹਮੇਸ਼ਾ ਰੱਖਣਾ ਚਾਹੀਦਾ ਹੈ ਤੇ ਕਿਸੇ ਨੂੰ ਕਿਸੇ ਨਾਲ ਵੀ ਗੱਲ ਕਰਨ ਵਿਚ ਸਾਨੂੰ ਘਬਰਾਉਣਾ ਨਹੀਂ ਚਾਹੀਦਾ ਹੈ ਤੁਹਾਨੂੰ ਆਪਣੇ ਉੱਤੇ ਹਨ ਭਰੋਸਾ ਹੋਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਸਹੀ ਹਨ ਤੇ ਅਸੀਂ ਜੇ ਕੋਈ ਗਲਤੀ ਕਰ ਵੀ ਬੈਠੀਏ ਤਾ ਸਾਨੂੰ ਉਸਦਾ ਵੀ ਸਵੈ ਭਰੋਸੇ ਨਾਲ ਸਾਮਣਾ ਕਰਨਾ ਚਾਹੀਦਾ ਹੈ ਤੁਸੀਂ ਸੋਚੋ ਕਿ ਤੁਸੀਂ ਬਹੁਤ ਵਾਰ fail ਹੋ ਚੁੱਕੇ ਹੋ ਤੇ ਹੁਣ ਕੋਸ਼ਿਸ਼ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ ਵਾਰ ਵਾਰ ਡਿੱਗ ਕੇ ਤੁਹਾਡੇ ਹੋਂਸਲੇ ਦੇ ਗੋਡੇ ਟੁੱਟ ਚੁਕੇ ਹਨ ਪਰ ਫੇਰ ਵੀ ਕੋਈ ਨਾ ਕੋਈ ਰਾਸਤਾ ਅਜਿਹਾ ਬਾਕੀ ਰਹਿੰਦਾ ਹੈ ਜੋ ਤੁਹਾਨੂੰ ਕਾਮਯਾਬੀ ਦੀ ਮੰਜਿਲ ਤੱਕ ਲੈ ਕੇ ਜਾਂਦਾ ਹੈ ਇਸ ਲਈ ਇਹ ਗੱਲ ਬੇਮਾਨੀ ਹੈ ਕਿ ਤੁਸੀਂ ਕਿੰਨੀ ਦਫ਼ਾ ਅਤੇ ਕਿਵੇਂ ਕਿਵੇਂ ਹਰ ਚੁੱਕੇ ਹੋ ਸਾਰਥਕ ਤਾ ਸਿਰਫ ਇਹ ਹੈ ਕੀ ਤੁਹਾਡੇ ਵਿਚ ਓਹਨਾ ਹਾਰਾਂ ਵਿਚ ਵੀ ਜਿੱਤ ਪਾਉਣ ਦੀ ਇੱਛਾ ਬਾਕੀ ਹੈ ਜਾ ਨਹੀਂ ਜੋ ਹਿੰਮਤ ਹਾਰਨਾ ਨਹੀਂ ਜਾਂਦਾ ਉਸ ਦੇ ਲਈ ਕਿਸੇ ਵੀ ਹਰ ਦੀ ਹੋਂਦ ਨਹੀਂ ਹੁੰਦੀ ਕਿਉਂਕਿ ਉਸ ਦਾ ਚਰਿੱਤਰ ਹਨ ਉੱਚਾ ਹੁੰਦਾ ਹੈ ਅਤੇ ਉਸ ਵਿਚ ਆਤਮ ਸਨਮਾਨ ਦੀ ਭਾਵਨਾ ਹਨੀ ਜਬਰਦਸਤ ਹੁੰਦੀ ਹੈ ਕੀ ਉਹ ਖੁਦ ਨੂੰ ਹਾਰਿਆ ਸਵੀਕਾਰ ਕਰ ਹੀ ਨਹੀਂ ਸਕਦਾ ਇਸ ਲਈ ਜੇ ਤੁਸੀਂ ਅਜੇਹੀ ਮਿੱਟੀ ਦੇ ਬਣੇ ਹੋ ਜੋ ਸਿਰਫ ਜਿੱਤਣਾ ਜਾਂਦਾ ਹੈ ਤਾ ਵਿਸ਼ਵਾਸ ਰੱਖੋ ਸਾਰੀ ਬਦਕਿਸਮਤੀ ਅਤੇ ਸਾਰੀਆਂ ਹਾਰਾਂ ਹਰ ਕੇ ਤੁਹਾਡੇ ਕੋਲੋਂ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 ਅਸਲ ਵਿਚ ਹਰ ਹੀ ਉਹ ਸ਼ਕਤੀ ਹੁੰਦੀ ਹੈ ਜੋ ਮਨੁੱਖ ਦੇ ਨਿਸਚੇ ਨੂੰ ਮਜਬੂਤ ਬਣਾਉਂਦੀ ਜਾਂਦੀ ਹੈ ਤੇ ਆਖਿਰ ਉਹ ਸ਼ਕਤੀ ਉਸ ਨੂੰ ਅਜਿੱਤ ਐਲਾਨ ਕਰ ਦਿੰਦੀ ਹੈ ਜੋ ਆਦਮੀ ਦੀ ਖੜਾ ਨਾ ਹੋ ਸਕੇ ਅਤੇ ਕਿਸੇ ਵਿਰੋਧ ਦੇ ਸਾਮਣੇ ਸੀਨਾ ਤਾਣੀ ਨਾ ਰਹਿ ਸਕੇ ਉਸ ਦੇ ਮੁਕਾਬਲੇ ਇੱਕ ਹੋਂਸਲੇ ਵਾਲਾ ਅਪਾਹਜ ਆਦਮੀ ਕਤੇ ਚੰਗਾ ਹੁੰਦਾ ਹੈ ਸੌ ਚਾਹੇ ਚਾਉ ਹੋ ਚਾਹੇ ਚਾਹੇ ਜੋ ਗਵਾਚਿਆ ਜਾਇ- ਆਪਣੇ ਆਪ ਤੇ ਤੁਹਾਡੀ ਪਕੜ ਮਜਬੂਤ ਰਹਿੰਦੀ ਚਾਹੀਦੀ ਹੈ ਭਾਵ ਇਹ ਹੈ ਕਿ ਆਪਣੇ ਆਪ ਨੂੰ ਗਵਾਚਣ ਨਾ ਦਿਓ ਕਿਉਂਕਿ ਇਹੀ ਤੁਹਾਡੀ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

ਆਪਣੇ ਜੀਵਨ ਵਿਚ ਸਫਲ ਹੋ ਜਾਂਦੇ ਹਨ ਓਹਨਾ ਦੇ ਜੀਵਨ ਦਾ ਇਤਿਹਾਸ ਚੁੱਕ ਕੇ ਦੇਖ ਲਓ ਤਾ ਸਾਫ ਪਤਾ ਲੱਗੇਗਾ ਕੀ ਇਹ ਸ਼ੁਰੂ ਸ਼ੁਰੂ ਵਿਚ ਕਈ ਵਾਰ ਹਾਰੇ ਹਨ ਤੇ ਜੋ ਵਿਅਕਤੀ ਕਦੇ ਜਿੰਦਗੀ ਵਿਚ ਹਾਰਿਆ ਹੀ ਨਹੀਂ ਹੈ ਉਸ ਨੂੰ ਜਿੱਤ ਦਾ ਅਸਲੀ ਮਜ਼ਾ ਆ ਵੀ ਨਹੀਂ ਸਕਦਾ ਹਾਰ ਵਿਚ ਕੁਛ ਐਸੀ ਸ਼ਕਤੀ ਹੁੰਦੀ ਹੈ ਜੋ ਮਨੁੱਖ ਦੀ ਮਿੱਟੀ ਵਿਚ ਨਵੀ ਰੂਹ ਭਰ ਦਿੰਦੀ ਹੈ ਇਸ ਨਾਲ ਉਸ ਨੂੰ ਅੱਗੇ ਵਧਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਆਪਣੀ ਚੰਗੀਆਂ ਤੋਂ ਚੰਗੀਆਂ ਖੂਬੀਆਂ ਵੀ ਉਹ ਉਜਾਗਰ ਕਰ ਸਕਣ ਦਾ ਮੌਕਾ ਪ੍ਰਾਪਤ ਹੁੰਦਾ ਹੈ ਇੱਕਾ ਦੁੱਕਾ ਹਾਰਾਂ ਤੋਂ ਬਾਅਦ ਹੀ ਮਨੁੱਖ ਆਪਣੀ ਅਸਲੀ ਨੂੰ ਪਹਿਚਾਣ ਪਾਉਂਦਾ ਹੈ ਆਪਣੀ ਅਸਲੀ ਤਾਕਤ ਦਾ ਉਸਨੂੰ ਪਤਾ ਲਗਦਾ ਹੈ ਨਹੀਂ ਤਾ ਉਸ ਤੋਂ ਪਹਿਲਾਂ ਤਾ ਉਹ ਖੂ ਦੇ ਡੱਡੂ ਵਾਂਗ ਹੁੰਦਾ ਹੈ ਜਾ ਉਸ ਘੋੜੇ ਵਾਂਗ ਉਸ ਘੋੜੇ ਵਾਂਗ ਹੁੰਦਾ ਹੈ ਜੋ ਕਦੇ ਭੱਜਿਆ ਹੀ ਨਹੀਂ ਤੇ ਲਗਾਤਾਰ ਆਪਣੇ ਆਪ ਨੂੰ ਮਾਲਿਕ ਦਾ ਗੁਲਾਮ ਸਮਝਦਾ ਰਹਿੰਦਾ ਹੈ ਜ਼ਿਆਦਾਤਰ ਲੋਕ ਆਪਣੇ ਆਮ ਨੂੰ ਆਪਣੇ ਆਪ ਨੂੰ ਓਦੋ ਤੱਕ ਪਹਿਚਾਣ ਹੀ ਨਹੀਂ ਪਾਉਂਦੇ ਜਦੋ ਤੱਕ ਕਿ ਬਰਬਾਦੀਆਂ ਨਾਲ ਦੋ ਚਾਰ ਨਾ ਹੋਣ ਓਹਨਾ ਨੂੰ ਇਹ ਪਤਾ ਹੀ ਨਹੀਂ ਲਗਦਾ ਕਿ ਆਪਣੇ ਅੰਦਰ ਜਮਾ ਸ਼ਕਤੀਆਂ ਦਾ ਉਪਯੋਗ ਕਿਵੇਂ ਕੀਤਾ ਜਾਵੇ ਇਸ ਕਰਕੇ ਤਾ ਕਹਿੰਦੇ ਹਨ ਕਿ ਮੁਸੀਬਤਾਂ ਮਨੁੱਖ ਦੀਆਂ ਸਭ ਤੋਂ ਵੱਡਿਆਂ ਹਨ ਜਿਹਨਾਂ ਨਾਲ ਉਹ ਜੀਵਨ ਦੇ ਔਖੇ ਹਾਲਾਤ ਦਾ ਸਾਮਣਾ ਕਰਨਾ ਸਿੱਖਦਾ ਹੈ ਤੇ ਨਾ ਕੀ ਉਸਨੂੰ ਮਾਲੂਮ ਹੁੰਦਾ ਹੈ ਕਿ ਉਸ ਵਿਚ ਇਹਨਾਂ ਦਾ ਮੁਕਾਬਲਾ ਕਰਨ ਦੀ ਸ਼ਕਤੀ ਤਾ ਸਮਰਥ ਦਾ ਐਸ਼ੋ ਰਾਮ ਦੀ ਜਿੰਦਗੀ ਬਿਤਾਉਂਦੇ ਹੋਏ ਉਸਨੂੰ ਕਦੇ ਪਤਾ ਹੀ ਨਹੀਂ ਲੱਗ ਸਕਦਾ ਕੀ ਉਹ ਕਿਹਨਾਂ ਸਮਰਥਾਵਾਂ ਹੈ ਅਸਲ ਵਿਚ ਸਾਡੀ ਪ੍ਰਕ੍ਰਿਤੀ ਵਿਚ ਅਜਿਹਾ ਕੁਛ ਹੈ ਜਿਸ ਨੂੰ ਸ਼ਇਦ ਅਸਲੀ ਵ੍ਯਅਖੇਆ ਨਹੀਂ ਕਰ ਪਾਉਂਦੇ ਪਰ ਉਹ ਸੁਭਾਵਿਕ ਹੈ ਕਿ ਜਦੋ ਵੀ ਕੋਈ ਮੁਸੀਬਤ ਆਉਂਦੀ ਹੈ ਸਾਡੇ ਅੰਦਰੋਂ ਪਤਾ ਨਹੀਂ ਕਹਿੰਦੇ ਖੂਜੇਆਂ ਚੋ ਛੁਪੀਆਂ ਹੋਇਆਂ ਸ਼ਕਤੀਆਂ ਉਭਰ ਕੇ ਆ ਜਾਂਦੀਆਂ ਹਨ ਅਤੇ ਇਹ ਸਭ ਕਰਨ ਲਈ ਸਾਡੇ ਲਈ ਸਭ ਤੋਂ ਜਰੂਰੀ ਹੈ ਸਵੈ ਭਰੋਸਾ ਜੋ ਕਿ ਸਾਡੇ ਹਮੇਸ਼ਾ ਅੰਦਰ ਹੋਣਾ ਚਾਹੀਦਾ ਹੈ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

ਜਿਸ ਤੋਂ ਬੇਗੈਰ ਅਸੀਂ ਜਿੰਦਗੀ ਵਿਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦੇ ਹਨ ਤੇ ਬਾਕੀ ਲੋਕਾਂ ਤੋਂ ਪਿੱਛੇ ਰਹਿ ਜਾਣਗੇ ਤੇ ਬਾਕੀ ਕੋਈ ਵੀ ਜ਼ਿੰਦਗੀ ਦੀ ਮੁਸਬੀਤ ਨੂੰ ਹਾਲ ਨਹੀਂ ਕਰ ਪਾਵੰਗੇ ਇਸ ਲਈ ਅੰਤ ਵਿਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਆਪਣੇ ਜ਼ਿੰਦਗੀ ਚ ਸਫਲਤਾ ਪ੍ਰਾਪਤ ਕਰਨੀ ਹੈ ਤੇ ਲੋਕਾਂ ਦੇ ਸਾਮਣੇ ਡੱਟ ਕੇ ਖੜੇ ਹੋਣਾ ਹੈ ਤਾ ਸਾਨੂੰ ਸਭ ਤੋਂ ਜ਼ਰੂਰੀ ਹੈ ਸਵੈ ਭਰੋਸਾ ਸਾਨੂ ਕਦੇ ਵੀ ਇਸਦਾ ਸਾਥ ਨਹੀਂ ਛਡਣਾ ਤੇ ਇਹ ਤੇ ਇਸ ਦਾ ਹੱਥ ਫੜ ਕੇ ਸਾਨੂੰ ਆਨੀ ਜ਼ਿੰਦਗੀ ਵਿਚ ਅੱਗੇ ਵਧਣਾ ਹੈ ਅਤੇ ਜ਼ਿੰਦਗੀ ਦੀ ਸਫਲਤਾਵਾਂ ਨੂੰ ਪ੍ਰਾਪਤ ਕਰਨਾ ਹੈ ਧੰਨਵਾਦ ਮੇਰਾ ਨਾਮ ਹੈ ਤਾਨੀਸ਼ ਰਾਮਾਨੀ ਤੇ ਮੈਂ ਅੱਜ ਆਪਣੇ ਵਿਚਾਰ ਪ੍ਰਕਟ ਕਰ ਰਿਹਾ ਸੀ on the topic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 Hello

ਬਸ ਫੋਨ ਲਾਉਣ ਲੱਗੀ ਸੀ ਦੱਸੋ ਤੁਸੀਂ ਕਿਵੇਂ ਯਾਦ ਕੀਤਾ ਮੈਨੂੰ ਬਸ ਮੈਂ ਬਸ ਕੁਛ ਨੀ ਯਾਰ ਮੈਂ ਕਿਹਾ ਚਲੋ ਇਕ ਨਾ Topic ਸੀ ਮੈਂ ਕਿਹਾ ਚਲੋ Discuss ਕਰ ਲੈ ਤੁਹਾਡੇ ਨਾਲ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 ਜਿਵੇ ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ ਹੈ ਇਸ ਦਾ ਅਰਥ ਕਿ ਹੇਗਾ ਮਤਲਬ ਹੈ ਕਿ ਕਿ ਚੀਜ਼ ਕਿ ਹੇਗੀ ਆ ਇਸ ਬਾਰੇ ਥੋੜਾ ਦੱਸੋਗੇ ਮੈਨੂੰ ਹਾਂਜੀ ਆ ਮੰਨ ਦਾ ਅਰਥ ਆ ਮਨ ਦਾ ਅਰਥ ਮਨ ਦੀ ਹੈ ਅਤੇ ਮਨ ਵਿਚਾਰਾਂ ਪੂਰਨਿਆਂ ਆ ਸੰਕਲਪਾਂ ਅਤੇ ਤ੍ਰਿਸ਼ ਤ੍ਰਿਸ਼ਨਾਵਾਂ ਦਾ ਤੀਰਥ ਹੈ ਤੇ ਹਨ ਦਾ ਪ੍ਰਭਾਵ ਹਰ ਵੇਲੇ ਚਲਦਾ ਰਹਿੰਦਾ ਹੈ ਇਹ ਮਨ ਹੀ ਹੈ ਜਿਸ ਵਿਚ ਸਾਡੀਆਂ ਇਛਾਵਾਂ ਵਲ ਸਾਰੇ ਉਮੰਗਾਂ ਅਤੇ ਸਤਰਾਂ ਚ ਚਲਦਿਆਂ ਹਨ ਅਤੇ ਮਨ ਦੇ ਹੁਕਮ ਅਨੁਸਾਰ ਹੀ ਸਾਡੀਆਂ ਗਿਆਨ ਇੰਦਰੀਆਂ ਹੱਥ ਪੈਰ ਤੇ ਆ ਹੱਥ ਪੈਰ ਅੱਖ ਕੰਨ ਤੇ ਮੂੰਹ ਕੰਮ ਕਰਦਿਆਂ ਹਨ ਤੇ ਮਨ ਭਟਕਦਾ ਰਹਿੰਦਾ ਹੈ ਜਿਸ ਵਿਚ ਮ੍ਰਿਗ ਤ੍ਰਿਸ਼ਨਾਵਾਂ ਵਾਂਗ ਇੱਛਾਵਾਂ ਵੱਧਦੀਆਂ ਹੀ ਜਾਂਦੀਆਂ ਹਨ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 ਕੀਲ ਦੇ ਕੰਮ ਨਹੀਂ ਲਗ ਰਿਹਾ ਬਲਕਿ ਇਸ ਵਿਚਾਰਾਂ ਵਿਚ ਘਿਰਿਆ ਹੋਇਆ ਜੋ ਗ਼ਲਤ ਹੈ ਜਿਸਦਾ ਪਰਿਣਾਮ ਬੁਰਾ ਹੈ ਇਸ ਵਿਅਕਤੀ ਸਮਾਜ ਪਰਿਵਾਰ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 ਹਾਂਜੀ ਅਜਿਹੇ ਮਨੁੱਖ ਤੋਂ ਕਦੇ ਚੰਗੇ ਕੰਮ ਦੀ ਉੱਮੀਦ ਨਹੀਂ ਕੀਤੀ ਜਾ ਸਕਦੀ ਉਹ ਬ੍ਰਾ ਬਰਬਾਦੀ ਲਾਉਣ ਵਾਲਾ ਸ਼ੈਤਾਨ ਬਣ ਜਾਂਦਾ ਏ ਇਹ ਮਨੁੱਖ ਦੇ ਵੇਹਲਾ ਰਹਿਣ ਤੇ ਕਈ ਕਾਰਨ ਹਨ ਜਦੋ ਮਨੁੱਖ ਨੂੰ ਕੋਈ ਗੁਜ਼ਾਰਾ ਨਹੀਂ ਮਿਲਦਾ ਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਹੈ ਤੇ ਘਰੇਲੂ ਪਰਿਸਥਿਤੀਆਂ ਨਾਲ ਪਰੇਸ਼ਾਨੀਆਂ ਵੀ ਮਨੁੱਖ ਦੇ ਮਨ ਨੂੰ ਬੇਚੈਨ ਕਰ ਲੈਂਦੀਆਂ ਤੇ ਵੇਹਲਾ ਰਹਿਣਾ ਵੀ ਇਕ ਰੋਗ ਹੈ ਤੇ ਵੇਹਲਾ ਵਿਅਕਤੀ ਆਲਸੀ ਹੋ ਜਾਂਦਾ ਹੈ ਤੇ ਅਜਿਹੇ ਮਨੁੱਖ ਕਈ ਤਰ੍ਹਾਂ ਦੀਆ ਸ਼ਾਰੀਰਿਕ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਸ ਲਈ ਵੇਹਲੇ ਅ ਵੇਹਲੇ ਮਨ ਨੂੰ ਕਿਸੇ ਉਸਾਰੂ ਕੰਮ ਤੇ ਤੇ ਲੈ ਜਾਣਾ ਅ ਲਿਆਇਆ ਜਾਣਾ ਚਾਹੀਦਾ ਹੈ ਤੇ ਕੰਮ ਲਗੇ ਮਨੁੱਖ ਦਾ ਆਪਣਾ ਜੀਵਨ ਵੀ ਖੁਸ਼ੀਆਂ ਭਰਭੂਰ ਹੁੰਦਾ ਹੈ ਅਤੇ ਉਹ ਸਮਾਜ ਦੀ ਓਤਿਨ ਉਸਾਰੀ ਚ ਵੀ ਆਪਣਾ ਯੋਗਦਾਨ ਅ ਯੋਗਦਾਨ ਪਾਉਂਦਾ ਹੈ ਅਤੇ ਨਾਲ ਹੀ ਮਨੁੱਖ ਨੂੰ ਆਪਣਾ ਮਨ ਪ੍ਰਮਾਤਮਾ ਦੇ ਨਾਲ ਨਾਲ ਵੀ ਜੋੜਨਾ ਚਾਹੀਦਾ ਹੈ ਤਾਂ ਜੋ ਹਰ ਸਮੇਂ ਚੰਗੇ ਖ਼ਿਆਲ ਹੀ ਆਉਂਦੇ ਰਹਿਣ ਹਾਂਜੀ ਵੀ ਮਨੁਸ਼ ਦੇ ਵੀ ਦੋ ਸ਼ਕਤੀਆਂ ਨੇ ਪ੍ਰਤੇਕ ਜੀਵਨ ਵਿਚ ਦੋ ਸ਼ਕਤੀਆਂ ਕੰਮ ਆਉਂਦੀਆਂ ਨੇ Hire ਪਹਿਲਾ ਪਹਿਲਾ ਓਰ A Dayamin Was va Power Lo Lowerself ਏ ਸ਼ਕਤੀਆਂ ਮਨ ਦੇ ਵਿਸ਼੍ਲੇ ਅ ਵਿਚਲੀਜੀਤ ਕਰਦਿਆਂ ਨੇ ਯਾਦੀ ਮਨ ਉਕਿਤ ਘੋੜ ਦੀ ਲਗਾਮ ਦੇਵਤਾ ਸਾਹਿਬ ਦੇਵ ਦੇਵੀ ਸ਼ਕਤੀ ਦੇਵੀ ਸ਼ਕਤੀ ਦੇ ਹੱਥਾਂ ਵਿਚ ਹੋਵੇ ਤੇ ਸਤ ਸਤਕਰਮ ਕਰਨ ਵਾਲੇ ਦੇਵ ਰੂਪ ਬਣ ਜਾਂਦੇ ਨੇ ਲੇਕਿਨ ਐਵੇ ਜਿਹੀ ਸਤਸਥਿਤੀ ਤਦ ਪੁੱਛਣ ਲਈ ਉਸੇ ਓਹਨੂੰ ਪੰਜ ਵਿਕ ਵਿਕਾਰਾਂ ਦਾ ਕੰਮ ਵਰਜ ਵਰਜ ਕਰਨਾ ਪੈਂਦਾ ਹੈ ਕ੍ਰੋਧ ਲੋਭ ਮੋਹ ਅਭਿਆਨ ਲੇਕਿਨ ਅਗਰ ਮਨ ਦੇ ਆਕਾਰ ਵਿਚ ਘੋੜੇ ਦੀ ਲਗਾਮ ਰਾਕਸ਼ ਰਾਕਸ਼ਸ਼ ਪ੍ਰਰ ਹੋਰ ਰਾਕਸ਼ਸ਼ ਦੀ ਸ਼ਕਤੀਆਂ ਦੇ ਹੱਥ ਹੋ ਤੇ ਇਹ ਸ਼ੈਤਾਨ ਇਕ ਰੂਪ ਬਣ ਜਾਂਦਾ ਹੈ ਇਸ ਬਾਰੇ ਥੋੜਾ ਦੱਸੋਗੇ ਮੈਨੂੰ ਹਾਂਜੀ ਕਹਿੰਦੇ ਹਨ ਕੇ ਵੇਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਤੇ ਮਨ ਸ਼ੈਤਾਨ ਰੂਪ ਰੂਪ ਕਦੋ ਹੁੰਦਾ ਹੈ ਜਾਹਿ ਜਾਹਿਰ ਹੈ ਕੇ ਮਨ ਜਦੋ ਵੇਹਲਾ ਹੋਵੇ ਕੋਈ ਕੰਮ ਕਰਨ ਨੂੰ ਨਾ ਲੱਭੇ ਜਾ ਕੋਈ ਕੰਮ ਨਾ ਕੀਤਾ ਜਾਵੇ ਤਾ ਮਨ ਵੇਹਲਾ ਹੁੰਦਾ ਹੈ ਤੇ ਉਹ ਡਾਵਾਡੋਲ ਹੁੰਦਾ ਹੈ ਤੇ ਭਟਕਦਾ ਰਹਿੰਦਾ ਹੈ ਤਾਕਿ ਸੱਚ ਹੈ ਕੇ ਵੇਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਤੇ ਸ਼ੈਤਾਨ ਬ੍ਰਾ ਬਰਾਬਦੀ ਲਿਆਉਣ ਵਾਲਿਆਂ ਮਾੜੇ ਕੰਮਾਂ ਵੱਲ ਪ੍ਰੇਰ ਅ ਪ੍ਰੇਰਿਤ ਕਰਨ ਵਾਲੀ ਤੇ ਬੁੱਧੀ ਭ੍ਰਸ਼ਟ ਕਰਨ ਵਾਲੀ ਕੋਈ ਅਧਿਕ ਸ਼ਕਤੀ ਹੈ ਤੇ ਜਦੋ ਇਸ ਜਦੋ ਜਦੋ ਇਸ ਦਾ ਅ ਬੋਲਬਾਲਾ ਹੁੰਦਾ ਹੈ ਤਾ ਮਨੁੱਖ ਵੀ ਸ਼ੈਤਾਨ ਬਣ ਜਾਂਦਾ ਹੈ ਠੀਕ ਏ ਜਿਵੇ ਕਿ ਅ ਨਿਸ਼ਚਿਤ ਮਨ ਦਾ ਅਰਥ ਹੈ ਨਿਸ਼ਚਿਤ ਮਨ ਦਾ ਅਰਥ ਉਸ ਵਿਅਕਤੀ ਦੀ ਆਂਤਰਿਕ ਸਥਿਤੀ ਦਸ਼ਾ ਜੋ ਦੱਸਿਲ ਦੇ ਕੰਮ ਕੰਮ ਨਹੀਂ ਲਗੇਗਾ ਤੇ ਲੇਕਿਨ ਇਹੋ ਜਿਹੇ ਵਿਚਾਰ ਵਿਚ ਘਿਰਿਆ ਹੋਇਆ ਜੋ ਗਲਤ ਹੈ ਜਿਦਾ ਪਰਿਣਾਮ ਬੁਰਾ ਹੈ ਗਲਤ ਸੋਚ ਅ ਗਲਤ ਸੋਚ ਹਮੇਸ਼ਾ ਹਾਨੀਕਾਰਕ ਹੁੰਦੀ ਹੈ ਓਰ ਵਿਅਕਤੀ ਨੂੰ ਪਤੀ ਅ ਪਤੀ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

ਤੇ ਉਹ ਮਾਨਸਿਕ ਤੋਰ ਤੇ ਪ੍ਰੇਸ਼ਾਨ ਰਹਿੰਦਾ ਹੈ ਤੇ ਜਿਸ ਨਾਲ ਉਸ ਦੀ ਸੋਚ ਵੀ ਨਾਕਾਰਤ ਨਾਕਾਰਾਤਮਕ ਹੋ ਜਾਂਦੀ ਹੈ ਤੇ ਫਿਰ ਮਨੁੱਖ ਦੇ ਸਾਹਮਣੇ

ਦੁਰਪ੍ਰਯੋਗ ਵੀ ਕਰਦੇ ਹਨ ਅਤੇ ਇਹ ਆਪਣੇ ਵੇਹਲੇ ਪਲਾਂ ਨੂੰ ਬੁਰੇ ਕੰਮ ਤੇ ਗੁਜ਼ਾਰ ਕੇ ਬਰਾਬਰ ਕੇ ਅ ਦਿੰਦੇ ਹਨ ਪਰ ਸਾਮਿੱਨ ਨੂੰ ਇਹ ਨਹੀਂ ਭੁਲਣਾ ਚਾਹੀਦਾ ਹੈ ਕੇ ਉਹ ਆਪਣਾ ਇਹ ਅ ਮਨੁੱਖ ਜਨਮ ਘਟੇ ਘਟੀ ਵਿਚ ਰੋਲ ਦੇਵੇ ਹਾਂਜੀ ਤੇ ਜਿਵੇ ਦੱਸਿਆ ਮਨ ਨੂੰ ਐਕਰਾਗ ਕਰਨ ਦੀ ਅਵਸ਼ਯਕਤਾ ਮਾਨੁਸ਼ਯ ਕੇਵਲ ਸਹੀ ਸੋਚਦਾ ਹੈ ਕੇ ਮਾਨੁਸ਼ਯ ਜਨਮ ਦੁਰਭਗ ਦੁਰਲੱਭ ਬਾਰ ਬਾਰ ਨਹੀਂ ਮਿਲਦਾ ਇਸ ਜੀਵਨ ਨੂੰ ਪਾਉਣ ਦੇ ਲਈ ਚੂ ਚੁਰਾਸੀ ਚਕ੍ਰ ਚੱਕਰ ਕਰਨਾ ਪੈਂਦਾ ਹੈ ਤੇ ਫਿਰ ਵੀ ਉਹ ਬੁਰੇ ਕਰਮਾਂ ਨੂੰ ਸਹਾਇਕ ਕਿਉਂ ਲੈਂਦਾ ਹੈ ਮਾਨੁਸ਼ਯ ਨੂੰ ਸੰਸਕਾਰੀਕ ਕਰਮ ਕਰਦੇ ਹੋਏ ਆਪਣਾ ਧਿਆਨ ਪ੍ਰਭ ਪ੍ਰਭੂ ਵੱਲ ਲਗਾਉਣਾ ਚਾਹੀਦਾ ਹੈ ਜਿਵੇ ਕੇ ਕਿਹਾ ਜਾਂਦਾ ਹੈ ਕੇ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 ਪ੍ਰਕਾਰ ਸੰਕਟਾਂ ਵਿਚ ਬਚਾ ਸਕੇਗਾ ਇਹ ਇਹ ਤਦ ਹੀ ਸੰਭਰਵ ਹੋਏਗਾ ਜਦੋ ਭੌਤਿਕ ਕਾਰਯਾ ਕਰਨ ਦੇ ਸਮੇ ਮਨ ਵਿਚ ਅ ਸੰਤੁਸ਼ਟੀ ਕਰ ਅ ਸੰਤੁਸ਼ਟੀ ਕਰਤਾ ਪਰ ਕੇਂਦਰਿਤ ਰੱਖੇ ਹੋਏ ਬੁਰੇ ਵਿਚਾਰਾਂ ਨੂੰ ਉਤਪਨ ਕਰਨ ਦੇ ਹੈਗੇ ਨੇ ਤੇ ਇਸ ਬਾਰੇ ਥੋੜਾ ਦੱਸੋਗੇ ਮੈਨੂੰ ਹਾਂਜੀ ਅ ਅ ਵੀ ਨਾ ਰਹਿਣਾ ਵੀ ਇਕ ਰੋਗ ਹੀ ਹੈ ਕਿਉਕਿ ਇਸ ਨਾਲ ਸ਼ਰੀਰਕ ਅਤੇ ਮਾਨਸਿਕ ਦੋਵੇ ਸਮਸਿਆਵਾਂ ਬਿਘੜ ਜਾਂਦੀਆਂ ਨੇ ਵਿਅਕਤੀ ਨਿਰਾਸ਼ ਹੋ ਜਾਂਦਾ ਹੈ ਤੇ ਮਨ ਵਿਚ ਹਮੇਸ਼ਾ ਭੈੜੇ ਭੈੜੇ ਖ਼ਯਾਲ ਆਉਂਦੇ ਹਨ ਤੇ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੇ ਜਿਵੇ ਅਹੁਦਾ ਵਿਚ ਪਾਣੀ ਪੈ ਗਿਆ ਹੋਵੇ ਤੇ ਮਨੁੱਖ ਕਈ ਤਰ੍ਹਾਂ ਦੀਆ ਸਰੀਰਕ ਤੇ ਮਾਨਸਿਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਇਸ ਲਈ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 ਚੰਗੀ ਪੁਸਤਕਾਂ ਅਮਿਤ ਚੜ੍ਹਦੀ ਕਲਾ ਵਿਚ ਰੱਖਦੇ ਅ ਰਹਿਣ ਦੇ ਲਈ ਸਹਾਇਕ ਹੁੰਦੇ ਹਾਂ ਹਾਂਜੀ ਜਿਵੇ ਪੰਜਾਬੀਆਂ ਦੇ ਰੋਜ ਕਲਾ ਕਮਾਨ ਹੋਣ ਹੋਣ ਅ ਹੋਣਾ ਸੀ ਕਾਫੀ ਜਰੂਰਤ ਖੋ ਖੋਖ਼ਲੀ ਗਰਮੀਆਂ ਪੈਦਾ ਕਰਨ ਵਾਲੇ ਮਾਨਸਿਕ ਗੁਲਾਮਾਂ ਆ ਆ ਮਾਨ ਅ ਮਾਨਸਿਕਤਾ ਵਾਲੇ ਅੰਗਰੇਜ ਅੰਗਰੇਜ ਹੋਣ ਦੇ ਸੰਕ ਕਲੰਕ ਵਿਚ ਬਚਦੇ ਹੋਏ ਜਰੂਰਤ ਹੈ ਨਸ਼ੇ ਦੇ ਬ ਦਲਦਲ ਦੇ ਫਸੇ ਲੋਕਾਂ ਨੂੰ ਬਚਾਉਣ ਦੇ ਲਈ ਪੁਖਤਾ ਇਨ ਇੰਤ ਇੰਤਜਾਮ ਕੀਤੇ ਅ ਕੀਤੇ ਜਾਣੇ ਜਰੂਰੀ ਆ ਲੇਕਿਨ ਪੰਜਾਬ ਦੇ ਛੋਟੇ ਇਲਾਕੇ ਵਿਚ ਨਸ਼ੇ ਦੀ ਖੇਤੀ ਕਰ ਲੰਬੇ ਸਮੇ ਤਕ ਪੁਜਾਬੀਆਂ ਨੂੰ ਇਸ ਪਅ ਕੁਸ਼ਟ ਰੋਗ ਦੀ ਤਰਫ਼ ਥਕੇਲਣ ਥਕੇਲਣ ਤੋਂ ਬਚਾਉਣਾ ਜਰੂਰੀ ਹੈ ਸਾ ਦੋ ਸਾਫ਼ ਸ਼ਬਦਾਂ ਸ਼ਬਦਾਂ ਵਿੱਚੋ ਫਟਕਾਰ ਲਗਾਉਣ ਦੀ ਜਰੂਰਤ ਹੈ ਇਸ ਬਾਰੇ ਥੋੜਾ ਦੱਸੋਗੇ ਮੈਨੂੰ

ਕੁਝ ਦਿਨ ਪਹਿਲਾ ਇਸ ਵਿਸ਼ੇ ਬਾਰੇ ਲਿਖਿਆ ਸੀ ਗਾਂਧੀ ਸਾਹਿਬ ਨੇ ਤੇ ਤੋਹਾ ਇਹਨਾਂ ਦੀ Vedio ਵੇਖੀ ਆ ਤੇ ਕੁਝ ਟਿਪਣੀਆਂ ਵੀ ਪੜ੍ਹੀ ਆ ਇੰਦੇ ਚ ਆ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

ਲੈਕਰੀ ਤਕ ਲਗਭਗ ਛੇ ਹਾਜ਼ਰ ਮੀਲ ਚਾਰ ਹਫਤੇ ਸਫਰ ਕੀਤਾ ਤੇ ਇਸ ਤੋਂ ਅਗਲੇ ਸਾਲ ਇਸੇ ਤਰ੍ਹਾਂ ਤਹਿ ਆ ਤੋਰਨ ਤੋਂ ਤੋਹ Cenada ਦੇ ਹੱਦ ਦੇ ਨਾਲ ਨਾਲ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

ਹਾਂਜੀ ਮਤਲਬ ਕਾਫੀ ਕੁਛ ਮੈਨੂੰ ਤੁਹਾਡੇ ਕੋਲੋਂ ਪਤਾ ਲਗਾ ਕੋਈ ਹੋਰ Topic ਹੋਏ ਤਾ ਮੈਂ ਤੁਹਾਨੂੰ Call ਕਰੁ ਹਾਂਜੀ ਹਾਂਜੀ ਬਿਲਕੁਲ ਜਰੂਰ ਹਾਂਜੀ ਹਾਂਜੀ ਠੀਕ ਆ Ok ਜੀ ਸਤਿ ਸ੍ਰੀ ਅਕਾਲ। ਪੰਜਾਬ ਮੇਲਿਆ ਤੇ ਤਿਓਹਾਰਾਂ ਦਾ ਦੇਸ਼ ਹੈ। ਤਿਓਹਾਰ ਉਸ ਖਾਸ ਦਿਨ ਵਾਰ ਨੂੰ ਕਰੇ। ਦਿਨ ਕੋਈ ਇਤਿਹਾਸਿਕ, ਮਿਥਿਹਾਸਿਕ, ਧਾਰਮਿਕ ਜਾਂ। ਸੋਨੂੰ ਅੱਜ ਇੱਕ ਉਸਤਾਦ ਮੰਨਿਆ ਜਾਂਦਾ ਹੈ। ਇਨ੍ਹਾਂ ਦਾ ਵੀ ਵਕਤੀ ਘਟਨਾਵਾਂ ਤੇ ਨਾਲ ਹੁੰਦਾ ਹੈ।

ਤੀਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਤਿਓਹਾਰ ਚਾਅ, ਉਮੰਗ, ਤੇ ਖੁਸ਼ੀਆਂ ਹੈ। ਸਾਲ ਵਿੱਚ ਕੋਈ।

ਮਾਰੀਏ ਤਾਂ ਇਨ੍ਹਾਂ ਦੀ ਸਾਡੇ ਜੀਵਨ ਵਿੱਚ ਤੇ ਮਹਾਨਤਾ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ। ਜੀਵਨ ਵਿੱਚ ਤੇ ਮਹਾਨਤਾ ਭਲੀ-ਭਾਂਤ ਸਪੱਸ਼ਟ ਹੋ ਜਾਂਦੀ ਹੈ ਜਾਂ January ਦੇ ਨਾਲ ਨਵੇਂ ਸਾਲ ਦਾ ਆਰੰਭ ਹੁੰਦਿਆਂ ਹੀ ਲੋਹੜੀ ਦਾ ਤਿਓਹਾਰ ਨੇੜੇ ਰਿਹਾ ਹੁੰਦਾ ਹੈ। ਹਰ-ਰੋਜ਼੍ਹ ਲੋਹੜੀ ਮੰਗਦੇ ਮੰਗਦੇ ਕੁੜੀਆਂ ਧ੍ਰੇਕਾਂ ਵੇਲੇ ਆਪਣੇ ਗੀਤਾਂ ਨਾਲ ਵਾਤਾਵਰਣ ਨੂੰ ਇਹ ਤਿਓਹਾਰ ਇਹ ਅਹ ਤਿਓਹਾਰ ਲੋਹੜੀ ਦੇ ਇਹ ਤਿਓਹਾਰ ਮਾਘੀ ਤੇ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਆਮ ਕਰਕੇ ਤੇਰ੍ਹਾਂ January ਨੂੰ ਮਨਾਇਆ ਜਾਂਦਾ ਹੈ। ਜਿਨ੍ਹਾਂ ਦੇ ਘਰੇ ਮੁੰਡੇ ਦਾ ਜਨਮ ਹੋਇਆ ਹੋਵੇ, ਉਨ੍ਹਾਂ ਦੇ ਘਰ ਇਹ ਦਿਨ ਵਿਸ਼ੇਸ਼ ਖੁਸ਼ੀਆਂ ਭਰਪੂਰ ਹੁੰਦਾ ਹੈ। ਇਨ੍ਹਾਂ ਘਰਾਂ ਵਿੱਚ ਮੁੰਡੇ ਦੇ ਜਨਮ ਦੀ ਖੁਸ਼ੀ ਵਿੱਚ ਇੱਕ ਦਿਨ ਪਹਿਲਾਂ ਹੀ ਲੋਹੜੀ ਵੰਡਣੀ ਆਰੰਭ ਕਰ ਦਿੱਤੀ ਜਾਂਦੀ ਹੈ। ਲੋਹੜੀ ਆਲੇ ਦਿਨ ਇਸ ਘਰ ਵਿੱਚ ਜਿੱਥੇ ਲੋਹੜੀ ਮੰਗਣ ਵਾਲੇ ਟੋਲੀਆਂ ਬਣਾ ਬਣਾ ਕੇ ਆਉਂਦੇ ਹਨ ਉਥੇ ਹੀ ਇੱਕ ਵੱਡੀ ਧੂਣੀ ਲਾ ਕੇ ਗੀਤਕਾਰੀ ਤੇ ਨਾਚ-ਨੱਚੇ ਜਾਂਦੇ ਹਨ। ਅਮ ਰਿਓੜੀਆਂ, ਮੂੰਗਫਲੀਆਂ, ਤੇ ਬੱਕਲੀਆਂ ਵੰਡੀਆਂ ਤੇ ਖਾਧੀਆਂ ਜਾਂਦੀਆਂ ਹਨ। ਬਾਕੀ ਲੋਹੜੀ ਦੇ ਅਗਲੇ ਦਿਨ ਮਾਘੀ ਦਾ ਪਵਿੱਤਰ ਅਹ ਤਿਓਹਾਰ ਹੁੰਦਾ ਹੈ। ਇਸ ਦਿਨ ਲੋਕ ਹਰਿਦੁਆਰ ਤੇ ਬਨਾਰਸ ਵਰਗੇ ਤੀਰਥਾਂ ਉੱਪਰ ਜਾ ਕੇ ਇਸ਼ਨਾਨ ਕਰਦੇ ਹਨ।

ਬਸੰਤ, ਇਸ ਪਿੱਛੇ January ਦੇ ਅਖੀਰ ਜਾਂ Febuary ਦੇ ਆਰੰਭ ਵਿੱਚ ਬਸੰਤ-ਪੰਚਮੀ ਦਾ ਤਿਉਹਾਰ ਹੁੰਦਾ ਹੈ। ਇਹ ਸਿਆਲ ਦੀ ਰੁੱਤ ਦੇ ਜਾਣ ਤੋਂ ਬਾਅਦ ਬਾਅਦ ਦੀ ਰੁੱਤ ਦੇ ਆਉਣ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ, ਆਈ ਬਸੰਤ ਤੇ ਪਾਲਾ ਉਡੰਤ। ਘਰਾਂ ਵਿੱਚ ਲੋਕ ਬਸੰਤੀ ਰੰਗ ਦਾ ਹਲਵਾ ਬਣਾਉਂਦੇ ਹਨ। ਮਰਦ ਬਸੰਤੀ ਪੱਗਾਂ ਬੰਨ੍ਹਦੇ ਹਨ ਤੇ ਇਸਤਰੀਆਂ ਬਸੰਤੀ ਚੁੰਨੀਆਂ ਲੈਂਦੀਆਂ ਹਨ। ਲੋਕ ਬਸੰਤ 'ਤੇ ਪਤੰਗ ਵੀ ਉਡਾਉਂਦੇ ਹਨ। ਸ਼ਿਵਰਾਤਰੀ ਅਹ ਦਾ ਤਿਓਹਾਰ ਵੀ ਇਸੇ ਮਹੀਨੇ ਮਹੀਨੇ ਵਿੱਚ ਹੀ ਮਨਾਇਆ ਜਾਂਦਾ ਹੈ। ਹੋਲੀ March ਦੇ ਮਹੀਨੇ ਵਿੱਚ ਇੱਕ ਦੂਜੇ ਉੱਪਰ ਰੰਗ ਸੁੱਟ ਕੇ ਹੋਲੀ ਦਾ ਤਿਓਹਾਰ ਮਨਾਇਆ ਜਾਂਦਾ ਹੈ। ਇਸ ਤੋਂ ਅਗਲੇ ਦਿਨ ਸਿੱਖ ਹੋਲਾ ਮੁਹੱਲਾ ਮਨਾਉਂਦੇ ਹਨ। ਇਸ ਸਬੰਧ ਵਿੱਚ ਪੰਜਾਬ ਵਿੱਚ ਆਨੰਦਪੁਰ ਸਾਹਿਬ ਵਿੱਚ ਭਾਰੀ ਮੇਲਾ ਲੱਗਦਾ ਹੈ। ਇਨ੍ਹਾਂ ਦਿਨਾਂ ਵਿੱਚ ਹੀ ਮਾਤਾ ਦੇ ਨਰਾਤੇ ਆਉਂਦੇ ਹਨ ਤੇ ਮਾਤਾ ਦਾ ਪੂਜਣ ਕੀਤਾ ਜਾਂਦਾ ਹੈ। April ਦੇ ਮਹੀਨੇ ਵਿੱਚ ਵਿਸਾਖੀ ਦਾ ਤਿਓਹਾਰ ਆਉਂਦਾ ਹੈ। ਇਸ ਮੌਕੇ ਉੱਪਰ ਕਣਕਾਂ ਪੱਕਣ ਦੀ ਖੁਸ਼ੀ ਵਿੱਚ ਥਾਂ ਥਾਂ ਮੇਲੇ ਲੱਗਦੇ ਹਨ ਤੇ ਭੰਗੜੇ ਪੈਂਦੇ ਹਨ। ਇਹ ਤਿਓਹਾਰ। ਇਹ ਤਿਓਹਾਰ ਪੰਜਾਬੀ ਜੀਵਨ ਵਿੱਚ ਬਹੁਤ ਹੀ ਮਹੱਤਵ ਰੱਖਦਾ ਹੈ। ਕਵੀਆਂ ਨੇ ਇਸ ਨਾਲ ਸਬੰਧਤ ਮੇਲਿਆਂ ਦੀਆਂ ਰੌਣਕਾਂ ਤੇ ਖੁਸ਼ੀਆਂ ਨੂੰ ਆਪਣੀਆਂ ਕਿਤਾਬਾਂ ਵਿੱਚ ਬੜੇ ਤੀਬਰ ਭਾਵਾਂ ਨਾਲ ਬਿਆਨ ਕੀਤਾ ਗਿਆ ਹੈ। ਇਸ July ਵਿੱਚ ਜਨਮ ਅਸ਼ਟਮੀ ਤੇ ਰੱਖੜੀ ਦਾ ਤਿਓਹਾਰ ਮਨਾਇਆ ਜਾਂਦਾ ਹੈ।

ਜੀ sir ਬਿਲਕੁਲ ਤੁਹਾਡੀ ਜਿਹੜੀ ਤੁਸੀਂ ਸਮੱਸਿਆ ਦੱਸੀ ਹੈ ਇਸਦਾ ਪੂਰਾ ਤਰ੍ਹਾਂ ਨਿਪਟਾਰਾ ਕੀਤਾ ਜਾਵੇਗਾ sir ਕੀ ਮੈਂ ਜਾਣ ਸਕਦੀ ਹਾਂ ਤੁਸੀਂ ਸਾਡਾ ਜਿਹੜਾ company ਦਾ sim ਹੈ number ਹੈ ਇਹ ਕਿੰਨੇ ਸਮੇਂ ਤੋਂ ਵਰਤ ਰਹੇ ਹੋ? ਜੀ sir ਹਾਂਜੀ sir sir ਕੀ ਮੈਂ ਜਾਣ ਸਕਦੀ ਹਾਂ ਤੁਸੀਂ ਕੋਈ ਆਪਣੀ ਰਹਿਣ ਵਾਲੀ ਜਗ੍ਹਾ ਵਿੱਚ ਬਦਲਾਵ ਕੀਤਾ ਹੈ,

ਜੀ sir sir ਕੀ ਮੈਂ ਜਾਣ ਸਕਦੀ ਹਾਂ ਤੁਸੀਂ ਆਪਣਾ ਜਿਹੜਾ number ਖ਼ਰੀਦਣ ਸਮੇਂ ਕੀ ਕੀ ਆਪਣੇ ਦਸਤਾਵੇਜ਼ ਦਿੱਤੇ ਸੀਗੇ ਜਿ~ ਜਿ~ ਜਿਸ ਤੋਂ ਤੁਸੀਂ ਇਹ ਸਾਡੀ company ਦਾ ਜਿਹੜਾ number ਹੈ ਖ਼ਰੀਦਿਆ ਸੀਗਾ ਕੀ ਮੈਂ ਜਾਣ ਸਕਦੀ ਹਾਂ sir ਕਿ ਜਿਹੜੇ ਜੀ number ਲੈਣ ਸਮੇਂ ਕੀ ਉਸਨੇ ਤੁਹਾਡੇ ਤੋਂ sign ਕਰਵਾਏ ਸੀਗੇ ਕੋਈ ਜਾਂ ਤੁਹਾਨੂੰ ਕੋਈ offer ਬਾਰੇ ਦੱਸਿਆ ਸੀਗਾ ਜਾਂ ਕੁਛ ਵੀ ਇਸ ਤਰ੍ਹਾਂ ਦਾ ਜਿਹੜਾ ਤੁਹਾਨੂੰ ਅਜ਼ੀਬ ਲੱਗਿਆ ਹੋਵੇ sir Sir ਕੀ ਮੈਂ ਜਾਣ ਸਕਦੀ ਹਾਂ ਤੁਹਾਡੇ location ਕੀ ਹੈ ਤੁਸੀਂ ਰਹਿੰਦੇ ਕਿੱਥੇ ਹੋ? ਹਾਂਜੀ sir ਪਠਾਨਕੋਟ ਮੰਡੀਆ ਕੋਲ ਪਠਾਨਕੋਟ ਮੰਡੀਆ ਕੋਲ ਹਾਂਜੀ ਕੀ sir ਜੀ sir ਜੀ sir ਅੱਗੇ

Sir ਦੁਬਾਰਾ ਦੱਸਿਓ ਕੀ ਕਹਿ ਰਹੇ ਸੀ ਤੁਸੀਂ ਤੁਹਾਡੀ ਜਿਹੜੀ ਆਵਾਜ਼ ਸੀਗੀ ਉਹ ਮੈਨੂੰ ਆਈ ਨੀ ਸੀਗੀ ਮੈਨੂੰ ਸੁਣਨ ਦੇ ਵਿੱਚ ਔਖਾ ਲੱਗਿਆ ਸੀਗਾ sir ਦੁਬਾਰਾ ਦੱਸ ਸਕਦੇ ਹੋ ਤੁਸੀਂ ਕਹਿ ਰਹੇ ਸੀਗੇ sir ਵਾਰਡ sir ਇੱਕ ਇੱਕ ਗੱਲ ਦੱਸੋ। ਵਾਰਡ number ਬਾਰਾਂ ਵਾਰਡ number ਬਾਰਾਂ ਸਹੀ ਹੈ sir ਕੀ ਮੈਨੇ ਬੋਲਿਆ ਬਾਰਾਂ ਹੀ ਆ ਨਾ ਵਾਰਡ number ਇਹ ਇੱਕ ਦੋ

ਮਕਾਨ number ਚਾਰ ਸੌ ਵੀਹ ਜੀ sir ਜੀ sir sir ਇਹੀ ਵਾਲਾ number ਹੈ ਨਾ ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀਗਾ Sir ਹਾਂਜੀ sir sir ਕੀ ਮੈਂ ਤੁਹਾਡੇ area ਦਾ PIN code ਜਾਣ ਸਕਦੀ ਹਾਂ

ਬਾਰਾਂ ਤੇਰਾਂ ਚੌਵੀ ਜੀ sir ਮੈਨੇ ਲਿਖ ਲਿਆ sir ਲਿਖ ਲਿਆ ਮੈਨੇ sir ਕੁਛ ਸਮਾਂ ਇੰਤਜ਼ਾਰ ਕਰੋ ਮੈਂ ਤੁਹਾਨੂੰ ਦੱਸਦੀ ਹਾਂ Sir ਜਿਹੜੀਆਂ ਤੁਹਾਡੇ number ਦੀਆਂ details ਤੇ location ਭਰ ਕੇ ਮੈਂ ਦੇਖ ਚੁੱਕੀ ਹਾਂ ਅਤੇ detail ਤੋਂ ਕੱਢ ਕੇ ਮੈਨੇ ਦੇਖ ਲਿਆ, ਤੁਹਾਡਾ network ਨੂੰ ਜਿਹੜਾ ਮੈਂ update ਕਰ ਦਿੱਤਾ ਹੈ ਤੁਸੀਂ ਆਪਣੇ phone ਨੂੰ ਬੰਦ ਕਰਕੇ ਦੁਬਾਰਾ ਛੱਡ ਲਵੋ ਅਤੇ ਤੁਹਾਡੇ network ਦੀ ਸਮੱਸਿਆ ਠੀਕ ਹੋ ਜਾਵੇਗੀ sir ਤੁਹਾਡਾ ਧੰਨਵਾਦ ਹੈ, ਕੀ ਮੈਂ ਜਾਣ ਸਕਦੀ ਹਾਂ sir ਤੁਹਾਡੀ ਮੈਂ ਹੋਰ ਕੀ ਸੇਵਾ ਕਰ ਸਕਦੀ ਹਾਂ? Sir ਤੁਸੀਂ ਆਪਣੇ phone ਨੂੰ ਗੱਲਾਂ ਕਰਨਾ ਬੰਦ ਕਰੋ, ਆਪਣੇ phone ਨੂੰ switch off ਕਰਕੇ ਬੰਦ ਕਰਕੇ ਦੁਬਾਰਾ ਛੱਡ ਲਵੋ ਤੇ ਤੁਹਾਡਾ network ਦੀ ਜਿਹੜੀ ਸਮੱਸਿਆ ਹੈ ਉਹ ਦੂਰ ਹੋ ਜਾਵੇਗੀ। ਸਤਿ ਸ੍ਰੀ ਅਕਾਲ ਜੀ। ਮੈਂ ਤੁਹਾਡੇ ਨਾਲ ਇੱਕ ਹੋਰ ਕਿੱਸਾ share ਕਰਨ ਲੱਗਿਆ ਹਾਂ। ਵੀ ਜਦੋਂ ਰਾਜਨੀਤਿਕ ਵਿਗਿਆਨੀ ਕੋਈ ਕਾਨੂੰਨ ਬਣਾਉਂਦੇ ਹਨ ਤਾਂ ਉਸਨੂੰ ਸਮਾਜਿਕ ਹਾਲਾਤਾਂ ਨੂੰ ਹੀ ਸਾਹਮਣੇ ਰੱਖਣਾ ਪੈਂਦਾ ਹੈ। ਸਾਡੇ ਸਮਾਜ ਦੀਆਂ ਪ੍ਰੰਪਰਾਵਾਂ, ਪ੍ਰਥਾਵਾਂ, ਸੰਸਕ੍ਰਿਤੀਆਂ ਆਦਿ ਨੂੰ ਸਮਾਜ ਅਹ ਨੂੰ ਸੰਗਠਿਤ ਤਰੀਕੇ ਨਾਲ ਚਲਾਉਣ ਲਈ ਵਿਅਕਤੀਆਂ ਉੱਤੇ ਨਿਯੰਤਰਣ ਰੱਖਣਾ ਪੈਂਦਾ ਹੈ। ਜੇਕਰ ਸਰਕਾਰ ਦੁਆਰਾ ਬਣਾਈਆਂ ਗਈਆਂ ਪਰੰਪਰਾਵਾਂ, ਪ੍ਰਥਾਵਾਂ ਨੂੰ ਅੱਖੋਂ ਉਹਲਾ ਕਰ ਦੇਈਏ ਤਾਂ ਇਸ ਵਿੱਚ ਸਮਾਜਿਕ ਘਟਨਾਵਾਂ ਨੂੰ ਵੀ ਰੱਖਣਾ ਪੈਂਦਾ ਹੈ। ਜੇਕਰ ਰਾਜਨੀਤੀ ਵਿਗਿਆਨ ਸਮਾਜ ਨੂੰ, ਦੀ ਮਦਦ ਲੈਂਦਾ ਹੈ ਤਾਂ ਉਸਨੂੰ ਬਹੁਤ ਸਾਰੀਆਂ ਮਦਤਾਵਾਂ ਦਿੰਦਾ ਹੈ।

ਸਮਾਜ ਦਾ ਸੰਗਠਨ, ਪਰ ਅਹ ਪ੍ਰਵਿਰਤੀ, ਪ੍ਰਥਾਵਾਂ, ਪਰੰਪਰਾਵਾਂ, ਪ੍ਰਕਿਰਿਆਵਾਂ, ਸੰਸਥਾਵਾਂ ਸਬੰਧਤ ਆਦਿ ਸਭ ਤੋਂ ਉੱਤੇ ਹੀ ਹਨ। ਪਰ ਸਮੇੇਂ ਵਿੱਚ ਜਦੋਂ ਰਾਜਨੀਤਿਕ ਵਿਗਿਆਨ ਦੀ ਅਹ ਸ਼ੁਰੂਆਤ ਨਹੀਂ ਹੋਈ ਸੀ। ਉਸ ਸਮੇਂ ਅਹ ਵਿਅਕਤੀ ਦਾ ਜੀਵਨ ਬਹੁਤ ਹੀ ਸਰਲ ਸੀ। ਤੇ ਉਸਦੇ ਜੀਵਨ ਉੱਤੇ ਗੈਰ ਕਰਮੀ ਰਸਮੀ ਤਰੀਕੇ ਨਾਲ ਹੀ ਹੁੰਦਾ ਸੀ। ਸਮੇਂ ਦੇ ਨਾਲ ਨਾਲ ਸਮਾਜਿਕ ਵਿਕਾਸ ਹੋਇਆ ਅਤੇ ਸਾਨੂੰ ਕਾਨੂੰਨ ਦੀ ਜ਼ਰੂਰਤ ਮਹਿਸੂਸ ਹੋਣ ਲੱਗ ਪਈ ਜਿਵੇਂ ਜਿਸ ਸਮੇਂ ਭਾਰਤ ਵਿੱਚ ਜਾਤੀ ਪ੍ਰਥਾ ਵਿਕਸਿਤ ਹੋਈ ਉਸ ਸਮੇਂ ਕੁਝ ਜਾਤਾਂ ਦੇ ਲੋਕਾਂ ਦਾ ਜੀਵਨ ਵਧੀਆ ਸੀ। ਉਨ੍ਹਾਂ ਦੀਆਂ ਸਮਾਜਿਕ

ਸਮਾਜਿਕ ਨਿਯਮਾਂ ਤੋਂ ਅਹ ਬਹੁਤ ਤੰਗ ਸਨ। ਜਾਤ ਪ੍ਰਥਾ ਸਮਾਜਿਕ ਸੰਤੂਲਨ ਨੂੰ ਕਈ ਅਹ ਕਾਇਮ ਰੱਖਦੀ ਸੀ ਜਦੋਂ ਰਾਜਨੀਤਿਕ ਵਿਗਿਆਨੀ ਸਾਹਮਏ ਆਏ ਤਾਂ ਉਸਨੇ ਲੋਕਾਂ ਨੂੰ ਕਾਨੂੰਨ ਦੀ ਮਦਦ ਨਾਲ ਨਿਯੰਤਰਣ ਕਰਨ ਦਾ, ਸ਼ੁਰੂ ਕਰ ਦਿੱਤਾ। ਜਿਨ੍ਹਾਂ ਪ੍ਰਥਾਵਾਂ ਨੂੰ ਸਮਾਜ ਲਈ ਬੁਰਾ ਸਮਝਿਆ ਗਿਆ ਅਤੇ ਲੋਕਾਂ ਨੂੰ ਜਿਨ੍ਹਾਂ ਦੇ ਵਿਰੁੱਧ ਸਨ। ਕਾਨੂੰਨ ਨੇ ਆਪਣੀਆਂ ਪਰੰਪਰਾਵਾਂ ਨਾਲ ਉਨ੍ਹਾਂ ਨੂੰ ਖਤਮ ਕੀਤਾ।

ਪਰ ਉਸ ਸਮੇਂ ਇਹੋ ਜਿਹਾ ਕੁਛ ਨਹੀਂ ਲਾਗੂ ਹੋਇਆ ਜੋ ਕਾਨੂੰਨ ਦੀ ਵਿਵਸਥਾ ਹੈ, ਉਸਨੂੰ ਹੋਰ ਮਜ਼ਬੂਤ ਕਰਨ ਲਈ ਸਰਕਾਰ ਨੂੰ ਵੱਡੇ ਵੱਡੇ step ਚੱਕਣੇ ਪਏ ਸਮਾਜ ਵਿੱਚ ਵਿਆਵਾਂ ਦੇ ਆਧਾਰ ਉੱਤੇ ਕਈ ਪ੍ਰਕਾਰ ਦੀਆਂ ਗਲਤ ਪ੍ਰਥਾਵਾਂ ਚਲ ਰਹੀਆਂ ਸਨ ਜਿਨ੍ਹਾਂ ਨੇ ਸਮਾਜ ਨੂੰ ਖੋਖਲਾ ਕਰ ਦਿੱਤਾ ਸੀ ਜਿਵੇਂ ਕਿ ਸਤੀ ਪ੍ਰਥਾ ਸਤੀ ਪ੍ਰਥਾ ਇੱਕ ਇਹੋ ਜਿਹੀ ਪ੍ਰਥਾ ਸੀ, ਜੋ ਅਹ ਜੋ ਅਹ ਅਹ ਜਿਹੜੀ ਯੁਗਾਂ ਯੁਗਾਂ ਤੋਂ ਚੱਲ ਰਹੀ ਸੀ। ਮੈਂ ਸਮਝਦਾ ਹਾਂ ਕਿ ਸਤੀ ਪ੍ਰਥਾ ਹਮੇਸ਼ਾ ਲਈ ਹੀ ਬੰਦ ਹੋ ਅਹ ਹੋਣੀ ਚਾਹੀਦੀ ਸੀ। ਉਸ time ਤੇ ਬੰਦ ਕਰਨਾ ਵੀ ਬਹੁਤ ਜ਼ਰੂਰੀ ਸੀ ਕਿਉਂ ਕਿ ਇਹ ਬਹੁਤ ਗਲਤ ਹੁੰਦਾ ਸੀ। ਸਤੀ ਪ੍ਰਥਾ ਇਹ ਹੁੰਦੀ ਸੀ ਕਿ ਜਿਵੇਂ ਕਿਸੇ ਵਿਆਹ-ਵਰੀ ਔਰਤ ਦਾ ਘਰਵਾਲਾ ਅਹ ਮਰ ਜਾਂਦਾ ਸੀ ਤਾਂ ਉਸ ਨੂੰ ਅਹ ਔਰਤ ਨੂੰ ਵਿਆਹੇ-ਵਰੇ ਘਰਵਾਲੇ ਦੇ ਨਾਲ ਮਰਨਾ ਪੈਂਦਾ ਸੀ। ਇਹ ਬਹੁਤ ਗਲਤ ਹੁੰਦਾ ਸੀ ਕਿਉਂਕਿ ਔਰਤਾਂ ਪ੍ਰਤੀ

ਕੀਤੇ ਗਏ। ਸਮਾਜ ਅਹ ਸਾਡੇ ਸਮਾਜ ਵਿੱਚ ਬਹੁਤ ਸਾਰੀਆਂ ਗਲਤ ਪ੍ਰਥਾਵਾਂ ਚੱਲੀਆਂ ਆ ਰਹੀਆਂ ਸਨ ਜਿਨ੍ਹਾਂ ਨੂੰ ਕਾਨੂੰਨ ਦੀ ਮਦਦ ਲੈ ਅਹ ਨਾਲ ਕੀਤਾ ਗਿਆ। ਸਤਿ ਪ੍ਰਥਾ ਬਹੁ-ਵਿਆਹੀ ਆਦਿ ਉੱਤੇ। ਜਿਹੜਾ ਵੀ ਇਹ ਕਾਨੂੰਨ ਤੋੜਦਾ ਸੀ ਉਸਨੂੰ ਸਜ਼ਾ ਦੇਣ ਦਾ ਪ੍ਰਾਵਧਾਨ ਰੱਖਿਆ ਗਿਆ। ਔਰਤਾਂ ਨੂੰ ਵੀ ਤਲਾਕ ਦੇਣ ਦਾ ਹੱਕ ਮਿਲਿਆ ਜਿਸ ਨਾਲ ਔਰਤ ਦੀ ਸਥਿਤੀ ਉੱਚੀ ਹੋਈ। ਔਰਤਾਂ ਨੂੰ ਆਦਮੀਆਂ ਦੇ ਜ਼ੁਲਮਾਂ ਤੋਂ ਮੁਕਤੀ ਪ੍ਰਾਪਤ ਹੋਈ। ਅੱਜਕੱਲ੍ਹ ਦੇ ਸਮੇਂ ਵਿੱਚ ਸਮਾਜਿਕ ਸੰਸਥਾਵਾਂ ਨੂੰ ਸਮਝਣ ਲਈ ਉਨ੍ਹਾਂ ਨਾਲ ਸਬੰਧਤ ਕਾਨੂੰਨਾਂ ਦੀ ਜਾਣਕਾਰੀ, ਰਾਜਨੀਤਿਕ ਵਿਗਿਆਨ ਤੋਂ ਪ੍ਰਾਪਤ ਹੁੰਦੀ ਹੈ। ਵੱਖ ਵੱਖ ਸਰਕਾਰ ਦੇ ਕਾਨੂੰਨ ਬਣੇ ਜਿਨ੍ਹਾਂ ਦੀ ਮਦਦ ਨਾਲ ਸਮਾਜਿਕ ਪ੍ਰਗਤੀ ਹੋਈ। ਵਿਕਾਸ ਹੋਇਆ ਅਤੇ ਸਮਾਜਿਕ ਸੰਗਠਨ ਕਾਇਮ ਰਿਹਾ। ਸਮਾਜ ਵਿੱਚ ਕਾਨੂੰਨਾਂ ਨਾਲ ਕਈ ਪ੍ਰਕਾਰ ਦੇ ਪਰਿਵਰਤਨ ਆਏ। ਜਿਸ ਅਹ ਜਿਸ ਤਰ੍ਹਾਂ ਇਹ ਕਈ ਪ੍ਰਕਾਰ ਦੀਆਂ ਸਮੱਸਿਆਵਾਂ

ਵਿਗਿਆਨਾਂ ਵਿੱਚ ਅੰਤਰ ਨਹੀਂ ਸੀ। ਇੱਥੇ ਅਸੀਂ ਇਹ ਕਹਿ ਸਕਦੇ ਹਾਂ ਕਿ ਸਮੱਸਿਆ ਚਾਹੇ ਸਮਾਜਿਕ ਹੋਵੇ ਜਾਂ ਰਾਜਨੀਤਿਕ ਸਾਨੂੰ ਦੋਹਾਂ ਦੀ ਮਦਦ ਲੈਣੀ ਪੈਂਦੀ ਹੈ। ਚਾਹੇ ਅਧਿਐਨ ਕਰ ਅਹ ਅਧਿਐਨ ਕਰਦੇ ਸਮੇਂ ਦੋਹਾਂ ਸਮਾਜਿਕ ਵਿਗਿਆਨਾਂ ਵਿੱਚ ਦ੍ਰਿਸ਼ਟੀਕੋਣ ਵੱਖ ਵੱਖ ਹਨ। ਪਰ ਇਨ੍ਹਾਂ ਦੀਆਂ ਸਮੱਸਿਆਵਾਂ ਸਮਾਜਿਕ ਹਨ ਜਿਸ ਕਕਰੇ ਦੋਹਾਂ ਵਿੱਚ ਕਾਫ਼ੀ ਅੰਤਰ-ਨਿਰਭਰਤਾ ਪਾਈ ਜਾ ਸਕਦੀ ਹੈ। ਇਹ ਠੀਕ ਹੈ ਕਿ ਸਮਾਜਿਕ ਵਿਗਿਆਨ ਤੇ ਰਾਜਿਨੀਤਿਕ ਵਿਗਿਆਨ ਵਿੱਚ ਬਹੁਤ ਜ਼ਿਆਦਾ ਅੰਤਰ-ਨਿਰਭਰਤਾ ਹੈ ਪਰ ਫਿਰ ਵੀ ਇਹ ਦੋਵੇਂ ਇੱਕ ਦੂਜੇ ਤੋਂ ਕਾਫੀ ਵੱਖ ਹਨ। ਤੇ ਇਨ੍ਹਾਂ ਦਾ ਅੰਤਰ ਵਰਤਣ ਅਹ ਵਰਤਣ ਦਾ ਪ੍ਰਕਾਰ ਹੈ। ਸਮਾਜਿਕ ਵਿਗਿਆਨ ਨੂੰ ਇਸ ਸਮੇਂ ਵਿਗਿਆਨ ਕਿਹਾ ਜਾਂਦਾ ਹੈ ਕਿਉਂ ਕਿ ਇਸ ਸਮਾਜ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਦੇ, ਹਰੇਕ ਪੱਖ ਦਾ ਅਧਿ ਅਹ ਅਧਿਐਨ ਕਰਦੇ ਹਨ। ਇਸ ਵਿੱਚ ਸਾਰੀਆਂ ਸਮਾਜਿਕ ਪਰੰਪਰਾਵਾਂ, ਪ੍ਰਕਿਰਿਆਵਾਂ।

ਪਰੰਪਰਾਵਾਂ ਦਾ ਅਧਿਐਨ ਕਰਦਾ ਹੈ ਜੋ ਹਰੇਕ ਪ੍ਰਕਾਰ ਦੀਆਂ ਮਨੁੱਖੀ ਕਿਰਆਵਾਂ ਨਾਲ ਸਬੰਧਤ ਹਨ ਜਿਸ ਕਰਕੇ ਇਹ ਸਮਾਜਿਕ ਵਿਗਿਆਨ ਹੈ।

ਅਧਿਐਨ ਕਰਦਾ ਹੈ। ਇਹ ਉਨ੍ਹਾਂ ਦੀਆਂ ਕਿਰਿਆਵਾਂ ਦਾ ਅਧਿਐਨ ਕਰਦਾ ਹੈ ਜੋ ਮਨੁੱਖ, ਰਾਜ ਸਰਕਾਰ ਜਾਂ ਕਾਨੂੰਨਾਂ ਨਾਲ ਸਬੰਧਤ ਹਨ। ਇਸ ਕਰਕੇ ਇਸ ਨੂੰ ਵਿਸ਼ੇਸ਼ ਵਿਗਿਆਨ ਕਿਹਾ ਜਾ ਸਕਦਾ ਹੈ। ਸਮਾਜ ਵਿਗਿਆਨ ਇੱਕ ਅਹ ਸਕਾਰਾਤਮਕ ਵਿਗਿਆਨ ਹੈ। ਕਿਉਂ ਕਿ ਇਹ ਸੰਪੂਰਨ ਰੂਪ ਨਾਲ ਅਧਿਐਨ ਕਰਦਾ ਹੈ। ਦ੍ਰਿਸ਼ਟੀ ਨਿਰਭਰਤਾ ਵਾਲੀ ਹੁੰਦੀ ਹੈ ਪਰ ਰਾਜਨੀਤਿਕ ਵਿਗਿਆਨ ਇੱਕ ਵਿਗਿਆਨ ਹੈ ਕਿਉਂ ਕਿ ਰਾਜਨੀਤਿਕ ਵਿਗਿਆਨ ਰਾਜ ਦੇ ਸਰੂਪ ਨਾਲ ਵੀ ਸਬੰਧਿਤ ਹੁੰਦਾ ਹੈ ਅਤੇ ਇਸ ਵਿੱਚ ਸਮਾਜ ਵੱਲੋਂ ਨਿਯਮਾਂ ਨੂੰ ਅਹ ਜਾਰੀ ਰੱਖਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਸਮਾਜਿਕ ਵਿਗਿਆਨ ਅਤੇ ਰਾਜਨੀਤਿਕ ਵਿਗਿਆਨ ਦੇ ਵਿਸ਼ੇ ਖੇਤਰ ਵਿੱਚ ਕਾਫ਼ੀ ਅੰਤਰ ਪਾਇਆ ਜਾ ਸਕਦਾ ਹੈ। ਧਾਰਮਿਕ, ਸਮਾਜਿਕ, ਆਰਥਿਕ, ਮਨੋਰੰਜਨਿਕ, ਇਤਿਹਾਸਿਕ। ਹਰੇਕ ਪ੍ਰਕਾਰ ਦੀਆਂ ਸੰਸਥਾਵਾਂ ਦੇ ਸਬੰਧ ਦਾ ਅਧਿਐਨ ਕਰਦੇ ਜੀਵਨ ਬਾਰੇ ਦੱਸਦਾ ਹੈ। ਪਰ ਰਾਜਨੀਤਿਕ ਵਿਗਿਆਨ ਸਿਰਫ਼ ਰਾਜ ਦੇ ਅਤੇ ਉਸਦੇ ਅੱਗਾਂ ਦੇ ਆਪਸੀ ਸਬੰਧਾਂ ਦਾ ਅਧਿਐਨ ਕਰਦਾ ਹੈ। ਇਹ ਸਿਰਫ਼ ਇੱਕ ਰਾਜ ਤੇ ਰਾਜ ਸਰਕਾਰ ਨਾਲ ਸਬੰਧਿਤ ਹੁੰਦਾ ਹੈ। ਸਮਾਜ ਵਿਗਿਆਨ ਹਰੇਕ ਪ੍ਰਕਾਰ ਦੀਆਂ ਸਮਾਜਿਕ ਸੰਸਥਾਵਾਂ ਵਿੱਚ ਪਾਏ ਗਏ ਨਾਲ ਹੈ, ਹੁੰਦਾ ਹੈ। ਜਿਸ ਕਰਕੇ ਇਸ ਦਾ ਖੇਤਰ ਕਾਫੀ ਵਿਸ਼ਾਲ ਹੈ। ਸਮਾਜ ਵਿਗਿਆਨ ਅਚੇਤ ਪ੍ਰਕਿਰਿਆਵਾਂ ਨਾਲ ਸਬੰਧਤ ਹੁੰਦਾ ਹੈ। ਜਿਸ ਦੀਆਂ ਰਾਜਨੀਤਿਕ ਵਿਗਿਆਨ ਸਬੰਧੀ ਮਨੁੱਖ ਦੀਆਂ ਸਿਰਫ਼ ਚੇਤਨਾ ਕਿਰਿਆਵਾਂ ਨਾਲ ਹੁੰਦੀਆਂ ਹਨ ਜਿਸ ਕਰਕੇ ਅਹ ਇਹ ਸਿਰਫ਼ ਨਾਲ ਹੀ ਸਬੰਧ ਰੱਖਦਾ ਹੈ। ਸਮਾਜਿਕ ਵਿਗਿਆਨ ਕਿ ਵਰਤਮਾਨ ਸਮਾਜ ਦੇ ਨਾਲ ਸਬੰਧਤ ਹੁੰਦਾ ਹੈ ਜਿਸ ਦੀਆਂ ਰਾਜਨੀਤਿਕ ਸੰਸਥਾ ਅਹ ਰਾਜਨੀਤਿਕ ਸੰਸਥਾਵਾਂ ਦੇ ਵਰਤਮਾਨ ਤੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਦਾ ਅਧਿਐਨ ਕਰਦੇ ਹਨ। ਰਾਜਨੀਤਿਕ ਵਿਗਿਆਨ ਦੀਆਂ ਨੂੰ ਇੱਕ ਰਾਜਨੀਤਿਕ ਪ੍ਰਾਣੀ ਮੰਨਿਆ, ਮੰਨ ਕੇ ਹੀ ਅਧਿਐਨ ਕਰਦਾ ਹੈ।